ਗਣਿਤ ਨੂੰ ਐਕਸਐਫਆਈਜੀ ਦੇ ਵਿਚ ਸਥਾਪਿਤ ਕਰਣ ਦੇ ਲਈ ਸਪੋਕਨ ਟਯੋਟੋਰਿਅਲ ਵਿੱਚ ਆਪ ਦਾ ਸਵਾਗਤ ਹੈ
ਇਸ ਟਯੂਟੋਰਿਯਲ ਵਿੱਚ ਅਸੀ ਇਸ ਫ਼ੀਗਰ ਨੂ ਬਣਾਉਣਾ ਸਿੱਖਾ ਗੇ
ਦੂੱਸਰੇ ਬਲਾਕ ਵਿਚ ਦਿੱਤੇ ਮੈਥੇਮੈਟਿਕਲ ਏਕਸ੍ਪ੍ਰੈਸ਼ਨ ਗਣਿਤ ਦੀ ਉਕਤਿ ਮੈਥਮੈਟਿਕਲ ਐਕਸਪ੍ਰੈਸ਼ਨ ਨੂੰ ਵੇੱਖੋ
ਇਹ ਟਯੂਟੋਰਿਯਲ ਸਿੱਖ ਕੇ ਤੁਸੀ ਕੋਇ ਵੀ ਮੈਥੇਮੈਟਿਕਲ ਐਕ੍ਸਪ੍ਰੈੱਸ਼ਨ ਸਮਿਲਿਤ ਕਰ ਸਕਦੇ ਹੋ
ਅਸੀ ਪਿਛਲੀ ਸਲਾਇਡ ਵਿੱਚ ਦਰਸ਼ਾਈ ਫ਼ੀਗਰ ਖਾਕਾ ਫਿਗਰ ਬਣਾਵਾ ਗੇ
ਅਸੀ ਸ਼ੁਰੁ ਕਰਦੇ ਹਾ ਉਸ ਫ਼ੀਗਰ ਤੋ ਜੋ ਅਸੀ ਪਿੱਛਲੇ ਸਪੋਕਨ ਟਯੂਟੋਰਿਯਲ ਫੀਡਬੈਕ ਡਾਇਆਗ੍ਰਾਮਸ ਥਰੌਗ ਐਕਸਐਫਆਈਜੀ ਵਿੱਚ ਬਣਾਈ ਸੀ
ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੇ ਪਿੱਛਲਾ ਟਯੂਟੋਰਿਯਲ ਸਿੱਖੋ
ਹੁਣ ਦੱਸਾੰ ਗੇ ਇਸ ਟਯੂਟੋਰਿਯਲ ਨੂੰ ਸ਼ੁਰੂ ਕਰਨ ਤੋ ਪਹਲੋ ਕੰਪਿਊਟਰ ਵਿੱਚ ਕਿਹੜੇ ਸੌਫਟਵੇਯਰ ਚਾਹੀ ਦੇ ਨੇ
ਅਸੀ ਐਕਸਐਫਆਈਜੀ ਵਰਜ਼ਨ 32 ਪੈੱਚ ਲੈਵਲ 5 ਵਰਤਾੰ ਗੇ
ਲੇਟਕ੍ਸ ਇਨਸਟਾਲ ਹੋਵੇ ਅਤੇ ਉਸ ਦਾ ਇਸਤੇਮਾਲ ਆਉਣਾ ਭੀ ਜ਼ਰੂਰੀ ਹੈ
ਸਾੱਨੂ ਇਮੇਜ ਕਰੌੱਪਿਂਗ ਸੌਫਟਵੇਯਰ ਵੀ ਚਾਹੀ ਦੀ ਹੈ
ਪੀਡੀਐਫ ਕਰੌਪ ਵਰਕਸ ਲਿਨ੍ਕਮ ਅਤੇ ਮੈਕ ਓਐੱਸ X ਤੇ ਚੱਲਦਾ ਹੈ ਜਿਸ ਦਾ ਵਰਤਨ ਇਸ ਟਯੂਟੋਰਿਯਲ ਵਿੱਚ ਦੱਸਾੰ ਗੇ
ਬ੍ਰਿਸ ਵਿਂਡੋਜ਼ ਉੱਤੇ ਇਸਤੇਮਾਲ ਹੁੰਦਾ ਹੈ ਜੋ ਕਿ ਇਸ ਟਯੂਟੋਰਿਯਲ ਵਿੱਚ ਨਹੀ ਹੈ
ਚਲੋ ਐਕਸਐਫਆਈਜੀ ਤੇ ਚੱਲਿਏ
ਪਹਲੇ ਫ਼ਾਇਲ ਤੇ ਫੇਰ ਓਪਨ ਚੁਣੇ
ਲਿਸਟ ਸਕਰੌਲ ਕਰਕੇ ਆਪ ਨੂੰ feedbackਫਿਗ ਫ਼ਾਇਲ ਦਿੱਸੇ ਗੀ ਜਿਹੜੀ ਕੀ ਫੀਡਬੈਕ ਡਾਇਆਗ੍ਰਾਮਸ ਥਰੌਗ ਐਕਸਐਫਆਈਜੀ ਵਾਲ਼ੇ ਸਪੋਕਨ ਟਯੂਟੋਰਿਯਲ ਵਿੱਚ ਬਣਾਈ ਸੀ
ਇਸ ਫ਼ਾਇਲ ਉੱਤੇ ਕਲਿੱਕ ਕਰੇ
ਇਸ ਬਾਕ੍ਸ ਵਿੱਚ ਫ਼ੀਗਰ ਵੇਖ ਸਕਦੇ ਹਾੰ
ਇਸ ਨੂੰ ਓਪਨ ਕਰੋ
ਇਸ ਨੂੰ ਅਂਦਰ ਲਿਆਹੋ
ਇਸ ਨੂੰ ਜ਼ੂਮ ਜ਼ੂਮ ਕਰੋ
ਸੇਵ ਏਐਸ ਆਪਸ਼ਨ ਵਰਤ ਕੇ ਇਸ ਨੂੰ ਮੈਥਸ ਨਾਮ ਹੇਠ ਸੇਵ ਕਰਾੰ ਗੇ
ਸੇਵ ਕਰਦੇ ਹਾ
ਹੁਣ ਸਾੱਡੇ ਕੋਲ mathsਫਿਗ ਫ਼ਾਇਲ ਹੈ
ਐਡਿਟ ਸਿਲੇਕਟ ਕਰੋ ਅਤੇ ਪਲਾਂਟ ਟੈੱਕਸਟ ਉੱਤੇ ਕਲਿੱਕ ਕਰੋ
ਇੱਥੇ ਮਾਉਸ ਲਿਆਹੋ
ਇਸ ਨੂੰ ਡਿਲੀਟ ਕਰਕੇ ਐਂਟਰ ਕਰੋ G frac zz 1 ਟਾਇਪ ਕਰਦੇ ਵਕਤ ਮਾਉਸ ਨੂੰ ਬਾਕਸ ਵਿੱਚ ਰੱਖੋ
ਫਲੈਗ ਦੀ ਡਿਫ਼ਾਲਟ ਵੈਲੂ ਨੌਰਮਲ ਹੈ - ਇਸ ਨੂੰ ਸਪੈਸ਼ਲ ਵਿੱਚ ਤਬਦੀਲ ਕਰੋ
ਡੋਨ ਉੱਤੇ ਕਲਿੱਕ ਕਰੋ
ਟੈੱਕਸਟ ਲੰਬਾ ਹੋਣ ਕਰਕੇ ਦੂਸਰੀ ਐੰਟ੍ਰੀਜ਼ ਉੱਤੇ ਚੱੜਿਆ ਹੋਇਆ ਹੈ
ਟੈੱਕਸਟ ਨੂੰ ਬਾਕਸ ਦੇ ਬਾਹਰ ਕਰਕੇ ਠੀਕ ਕਰਦੇ ਹਾ
ਇੱਥੇ ਕਲਿੱਕ ਕਰੋ
ਗ੍ਰਿੱਡ ਮੋਡ ਚੁਣਦੇ ਹਾ
ਜ਼ਰੂਰਤ ਅਨੁਸਾਰ ਬਦਲਾਵ ਕਰਕੇ ਇਸ ਨੂੰ ਅੰਦਰ ਵਾਪਸ ਰੱਖ ਸਕਦੇ ਹਾ
ਫ਼ਾਇਲ ਨੂੰ ਸੇਵ ਕਰੋ
ਕੰਬਾਈਂਡ ਪੀਡੀਐਫ ਐਂਡ ਲੇਟੈਕਸ ਫ਼ਾਇਲ ਦਾ ਇਸਤੇਮਾਲ ਕਰਕੇ ਇਸ ਨੂੰ ਐਕਸਪੋਰਟ ਕਰਦੇ ਹਾ
ਇਸ ਲਈ ਫਾਈਲ
ਐਕਸਪੋਰਟ
ਕੰਬਾਈਂਡ ਪੀਡੀਐਫ ਐਂਡ ਲੇਟੈਕਸ ਚੁਣੋ ਤੇ ਐਕਸਪੋਰਟ ਕਰੋ
ਇਕ ਐਰਰ ਮੈਸੇਜ ਦਿਖਦਾ ਹੈ ਜਿਸ ਬਾਰੇ ਇੱਥੇ ਕੋਈ ਚਿੰਤਾ ਨਾ ਕਰੋ
ਚਲੋ ਹੁਣ ਟਰਮਿਨਲ ਵਿੰਡੋ ਤੇ ਜਾਓ
ਅਤੇ ਟਾਇਪ ਕਰੋ ਐਲਐਸ lrt ਫ਼ਾਇਲ ਲਿਸਟ ਦਿਸਦੀ ਹੈ
ਤਰਤੀਬ ਵਿੱਚ ਆਖਿਰੀ ਫ਼ਾਇਲ ਸੱਬ ਤੋ ਨਵੀਣ ਹੈ
ਮੈਥਜ਼ਪੀਡੀਏਫ ਟੀ mathspdf ਟ ਅਤੇ ਮੈਥਜ਼ਪੀਡੀਏਫ mathsਪੀਡੀਐਫ ਆਖਿਰੀ ਦੋ ਫਾਇਲਾਂ ਹੱਨ
ਕਮਾੰਡ ਓਪਨ mathsਪੀਡੀਐਫ ਟਾਇਪ ਕਰੋ
ਇਸ ਨੂੰ ਅੰਦਰ ਲੈ ਕੇ ਆਓ
ਬਲਾਕ ਡਾਐਗ੍ਰਾਮ ਖਾੱਲੀ ਹੈ ਅਤੇ ਅੰਦਰ ਕੋਈ ਗਣਿਤ ਦਾ ਸਮੀਕਰਨ ਨਹੀ ਹੈ
ਇਸ ਨੂੰ ਬੰਦ ਕਰੋ
ਮੈਥਜ਼ਪੀਡੀਏਫ ਟੀ mathspdf ਟ ਨੂੰ ਈਮੈਕਸ ਐਡਿਟਰ ਵਿੱਚ ਵੇਖਦੇ ਹਾ ਜਿਹੜਾ ਕਿ ਮੈ ਪਹਿਲੇ ਹੀ ਖੋਲਿਆ ਹੋਇਆ ਸੀ
ਈਮੈਕਸ ਐਡਿਟਰ ਇੱਥੇ ਹੈ
ਫ਼ਾਇਲ ਨੂੰ ਓਪਨ ਕਰੋ
ਇੱਸ ਕੱਮ ਲਈ ਈਮੈਕਸ ਜ਼ਰੂਰੀ ਨਹੀ ਹੈ
ਤੁਸੀ ਓਸ ਐਡਿਟਰ ਦਾ ਇਮਤੇਮਾਲ ਕਰ ਸਕਦੇ ਹੋ ਜੋ ਆਪ ਨੂੰ ਸੌੱਖਾ ਲਗਦਾ ਹੈ
ਅਸੀ ਵੇਖ ਸਕਦੇ ਹਾ ਕਿ ਪਿਕਚਰ ਪ੍ਰਵੇਸ਼ ਪਿਕਚਰ ਇਨਵਾਇਰਨਮੈਂਟ ਦਾ ਇਸਤੇਮਾਲ ਹੋਇਆ ਹੈ
ਇੱਥੇ ਇਨਕਲੂਡਗ੍ਰਾਫਿਕਸ ਇੰਕਲੂਡ ਗ੍ਰਾਫਿਕਸ ਅਤੇ ਕਲਰ ਪੈਕੇਜ ਕਲਰ ਪੈਕੇਜਿਜ਼ ਦਾ ਇਸਤੇਮਾਲ ਹੋਇਆ ਹੈ
ਇਹਨਾ ਪੈਕੇਜਿਜ਼ ਦੀ ਜ਼ਰੂਰਤ ਦੇ ਬਾਰੇ ਸਾੱਨੂ ਲੇਟੈਕਸ ਨੂੰ ਜਾਨਕਾਰੀ ਦੇਨੀ ਹੋਵੇ ਗੀ
ਮੈਥਜ਼ ਪੀਡੀਏਫਟੇਕ੍ਸ maths bpਟੈਕਸ ਇਸ ਫ਼ਾਇਲ ਨੂੰ ਓਪੇਨ ਕਰਦੇ ਹਾ ਜਿਹੜੀ ਕੀ ਮੈ ਪਹਿਲੇ ਹੀ ਇਸ ਟਯੂਟੋਰਿਅਲ ਲਈ ਬਣਾਈ ਹੈ

ਮੈ ਆਰਟਿਕਲ ਕਲਾਸ ਦਾ ਉਪਯੋਗ ਕੀੱਤਾ ਹੈ
मै ਕਲਰ ਅਤੇ ਗ੍ਰਾਫਿਕ ਪੈਕੇਜਿਜ਼ ਦਾ ਇਸਤੇਮਾਲ ਕੀੱਤਾ ਹੈ ਜਿਹਨਾ ਦੀ ਜ਼ਰੂਰਤ ਪੀਡੀਏਫ ਟੀ pdf ਟ ਵਿੱਚ ਹੈ ਜੋ ਕਿ ਅਸੀ ਪਹਿਲੇ ਵੇਖ ਚੁੱਕੇ ਹਾ
ਮੈਨੂੰ ਐਂਪਟੀ ਪੇਜ ਸਟਾਇਲ ਚਾਹੀ ਦਾ ਹੈ ਕਿਉ ਕਿ ਮੈਨੂੰ ਪੇਜ ਨੰਬਰ ਨਹੀ ਚਾਹੀ ਦੇ
ਅੰਤ ਵਿੱਚ ਮੈਥਜ਼ਪੀਡੀਐਫ ਟੀ mathspdf ਟ ਫ਼ਾਇਲ ਦਾ ਸਮਾਵੇਸ਼ ਕਰਾੰ ਗੇ
ਹੁਣ ਟਰਮਿਨਲ ਉੱਤੇ ਪੀਡੀਐਫਲੇਟੇਕ੍ਸ ਮੈਥਜ਼ ਬੀਪੀ ਪੀਡੀਫਲੇਟੈਕਸ maths ਬੀਪੀ ਕਮਾਂਡ ਦਵੋ
ਅਸੀ ਮੈਸੇਜ ਵੇੱਖਾਂ ਗੇ ਮੈਥਜ਼ ਬੀਪੀਪੀਡੀਐਫ maths bpਪੀਡੀਐਫ ਫ਼ਾਇਲ ਬਣ ਗਈ ਹੈ
ਇਸ ਫ਼ਾਇਲ ਨੂਂ ਓਪਨ maths bpਪੀਡੀਐਫ ਕਮਾੰਡ ਨਾਲ ਓਪੇਨ ਕਰਦੇ ਹਾ
ਸਾੱਡੇ ਕੋਲ ਹੁਣ ਓਹ ਫ਼ਾਇਲ ਹੈ ਜੋ ਚਾਹੀ ਦੀ ਸੀ
ਇਸ ਨੂੰ ਜ਼ੂਮ ਕਰਦੇ ਹਾ
ਅਸੀ ਵੇਖਿਆ ਕੀ ਗਣਿਤ ਦੇ ਐਕ੍ਸਪ੍ਰੈੱਸ਼ਨ ਉਕਤਿ ਐਕਸਪ੍ਰੈਸ਼ਨ ਦਾ ਲਿਖਨਾ ਕਿਸ ਤਰਹ ਹੁੰਦਾ ਹੈ
ਚਲੋ ਅਸੀ ਟੇਕਸਟ ਨੂੰ ਬਲਾਕ ਦੇ ਅੰਦਰ ਲੈ ਕੇ ਜਾਇਏ

ਇਸ ਨੂੰ ਪਹਿਲੇ ਸੇਵ ਤੇ ਫੇਰ ਐਕਸਪੋਰਟ ਕਰੇਂ
ਇਹ ਪਹਿਲੇ ਹੀ ਲੁੜੀਂਦੀ ਭਾਸ਼ਾ ਵਿੱਚ ਹੈ
ਹੁਣ ਐਕਸਪੋਰਟ ਕਰੇਂ
ਇਸ ਚੇਤਾਵਨੀ ਨੂੰ ਰੱਦ ਕਰੋ
ਮੈ ਇਸਨੂ ਫੇਰ ਕਮਪਾਇਲ ਕਰਦੀ ਹਾ
ਪੀਡੀਐਫ ਬ੍ਰਾਉਜ਼ਰ ਨੂੰ ਕਲਿੱਕ ਕਰਦੇ ਹਾ ਜਿੱਥੇ ਫ਼ਾਇਲ ਪਹਿਲੇ ਹੀ ਮੌਜੂਦ ਹੈ
ਹੁਣ ਗਣਿਤ ਦੇ ਐਕ੍ਸਪ੍ਰੈੱਸ਼ਨ ਉਕਤਿ ਐਕਸਪ੍ਰੈਸ਼ਨ ਨੂੰ ਬਾਕਸ ਦੇ ਅੰਦਰ ਓਸ ਰੂਪ ਵਿੱਚ ਵੇਖ ਸਕਦੇ ਹੋ ਜੋ ਚਾਹੁੰਦੇ ਸੀ
ਹੁਣ ਵੇਖਦੇ ਹਾ ਕੀ ਹੁੰਦਾ ਹੈ ਜੇ ਅਸੀ ਸਪੈਸ਼ਲ ਫਲੈਗ ਨਾ ਚੁਣਿਆ ਹੋਵੇ
ਚਲੋ ਅਸੀ ਇੱਥੇ ਆਉੰਦੇ ਹਾ
ਟੇਕਸਟ ਨੂੰ ਐਡਿਟ ਕਰਦੇ ਹਾ
ਸਪੈਸ਼ਲ ਫਲੈਗ ਸਪੈਸ਼ੀਅਲ ਫਲੈਗ ਨੂ ਨਾਰਮਲ ਨੌਰਮਲ ਵਿੱਚ ਤਬਦੀਲ ਕਰੋ
ਇਹ ਹੋ ਗਇਆ ਹੈ
ਫ਼ਾਇਲ ਨੂੰ ਸੇਵ ਕਰੋ
ਇਸਨੂੰ ਐਕਸਪੋਰਟ ਕਰਦੇ ਹਾ
ਇਸ ਨੂੰ ਕਮਪਾਇਲ ਕਰਣ ਲਈ ਅਸੀ ਇੱਥੇ ਆੰਦੇ ਹਾ
ਫ਼ਾਰਮੂਲਾ ਓਸ ਰੂਪ ਵਿੱਚ ਨਹੀ ਹੈ ਜੋ ਸਾੱਨੂ ਚਾਹੀ ਦਾ ਹੈ
ਮਪੈਸ਼ਲ ਫਲੈਗ ਸਪੈਸ਼ੀਅਲ ਫਲੈਗ ਨੂੰ ਵਾਪੱਸ ਨਾਰਮਲ ਨੌਰਮਲ ਵਿੱਚ ਤਬਦੀਲ ਕਰੋ
ਹੋ ਗਇਆ ਹੈ

ਇਸ ਨੂੰ ਸੇਵ ਕਰੋ ਅਤੇ ਹੁਣ ਐਕ੍ਸਪੋਰਟ ਕਰੋ
ਹੁਣ ਰੀਕਮਪਾਇਲ ਕਰੋ
ਵੇਖੋ ਕੀ ਫ਼ਾਇਲ ਓਸ ਰੂਪ ਵਿੱਚ ਹੈ ਜੋ ਸਾੱਨੂ ਚਾਹੀ ਦਾ ਹੈ
ਚਲੋ ਫਾਰਮੂਲੇ ਦੀ ਦਿਖਾਵਟ ਨੂ ਸੁਧਾਰਦੇ ਹਾ
ਇਸ ਉਦਾਹਰਨ ਵਿੱਚ ਡੀਫ਼ਰੈਕ ਫ੍ਰੈਕ੍ਸ਼ਨ ਨੂੰ ਚੰਗੀ ਤਰਹ ਦਰਸ਼ਾਉਨ ਵਿੱਚ ਸਾੱਡੀ ਮੱਦਦ ਕਰੇ ਗਾ
ਇਸ ਕਰਕੇ ਚਲੋ ਫ਼ਰੈਕ ਨੂੰ ਡੀਫ਼ਰੈਕ ਵਿੱਚ ਬਦਲੋ
ਮੈ ਇੱਥੇ ਕਲਿੱਕ ਕਰਦੀ ਹਾ
ਮਾਉਸ ਨੂੰ ਬਾਕਸ ਦੇ ਅੰਦਰ ਰੱਖਦੇ ਹੋਏ
ਇੱਥੇ ਡੀ ਲਿੱਖੋ
ਹੋ ਗਇਆ ਹੈ
ਮੇਵ ਕਰੋ ਅਤੇ ਐਕ੍ਸਪੋਰਟ ਕਰੋ
ਹੁਣ ਪੀਡੀਐਫਲੇਟੇਕ੍ਸ ਕਮਾੰਡ ਦਾ ਇਸਤੇਮਾਲ ਕਰਕੇ ਫੇਰ ਰੀਕਮਪਾਇਲ ਕਰਦੇ ਹਾ
ਅਨਡਿਫਾਈਂਡ ਕੰਟਰੋਲ ਸੀਕੁਐਂਸ dfrac ਇਹ ਐਰਰ ਮੈੱਸੇਜ ਮਿਲਦਾ ਹੈ
ਇਹ ਐਰਰ ਮੈੱਸੇਜ ਲੇਟੈਕਸ ਨੇ ਦਿੱਤਾ ਹੈ ਕਿਉ ਕੀ dfrac ਐਮਸਮੈਥ ਪੈਕੇਜ ਵਿੱਚ ਪਰਿਭਾਸ਼ਿਤ ਹੈ ਜਿਹੜਾ ਕਿ ਅਸੀ ਦਰਜ ਨਹੀ ਕੀੱਤਾ ਹੈ
ਇਸ ਨੂੰ ਫ਼ਾਇਲ ਮੈਥ ਬੀਪੀਟੈਕਸ maths bpਟੈਕਸ ਵਿੱਚ ਦਰਜ ਕਰਣ ਦੀ ਜ਼ਰੂਰਤ ਹੈ
ਦਰਜ ਕਰਦੇ ਹਾ
ਚਲੋ ਈਮੈਕਸ ਖੋਲੋ
ਲਿੱਖੋ usepackageamsmath ਇਸ ਫ਼ਾਇਲ ਨੂੰ ਸੇਵ ਕਰੋ
ਚਲੋ ਫੇਰ ਰੀਕਮਪਾਇਲ ਕਰਦੇ ਹਾ
ਪਹਲੇ ਐਕਸਿਟ ਕਰੋ
ਹੁਣ ਰੀਕਮਪਾਇਲ ਕਰੋ
ਕਮਪਾਇਲ ਹੋਈ ਹੈ
ਇਸ ਉੱਤੇ ਕਲਿੱਕ ਕਰੋ
ਅਸੀ ਵੇਖਦੇ ਹਾ ਕੀ ਫ੍ਰੈਕਸ਼ਨ ਚੰਗੀ ਤਰਹ ਬਣ ਕੇ ਆਇਆ ਹੈ
ਗਣਿਤ ਐਕ੍ਸਪ੍ਰੈੱਸ਼ਨ ਨੂੰ ਐਕਸਐਫਆਈਜੀ ਵਿੱਚ ਸਥਾਪਿੱਤ ਕਰਣ ਨੂੰ ਸਿੱਖਣ ਦਾ ਉਦੇਸ਼ ਹੁਣ ਪੂਰਾ ਹੋ ਗਇਆ ਹੈ
ਇਹ ਧਿਆਨ ਰੱਖੋ ਕੀ ਲੇਟੇਕ੍ਸ ਐਕਸਐਫਆਈਜੀ ਦੀ ਕਮਾੰਡ ਨੂੰ ਨਹੀ ਸਮਝਦਾ ਹੈ
ਪੀਡੀਐਫ ਲੇਟੇਕ ਕਮਾੰਡ ਹੀ ਇਹਨਾ ਨੂੰ ਸਮਝ ਸਕਦਾ ਹੈ
ਕਮਪਾਇਲ ਕਰਣ ਲਈ ਲੇਟੇਕ੍ਸ ਕਮਾੰਡ ਦਾ ਸਹੀ ਤੇ ਅਨੁਕੂਲ ਹੋਣਾ ਜ਼ਰੂਰੀ ਹੈ
ਹੁਣ ਫ਼ੀਗਰ ਦੇ ਆਸ ਪਾਸ ਦੀ ਖਾਲੀ ਜਗਹ ਨੂੰ ਕਿਸ ਤਰਹ ਨਿਕਾਲਨਾ ਹੈ ਇਹ ਸਮਝਾਉੰਦੇ ਹਾ
ਟਰਮਿਨਲ ਤੇ ਜਾੰਦੇ ਹਾ
ਪੀਡੀਐਫਕ੍ਰੌਪ maths bpਪੀਡੀਐਫ ਕਮਾੰਡ ਟਾਇਪ ਕਰੋ
ਇਸ ਫ਼ਾਇਲ ਨੂੰ ਅਸੀ maths outਪੀਡੀਐਫ ਵਿੱਚ ਬਣਾਉਆ ਸੀ
ਪੀਡੀਐਫ ਕਰੈਪ ਸੰਦੇਸ਼ ਦਿੰਦਾ ਹੈ ਓਨੇ ਪੇਜ ਵ੍ਰਿਟਨ ਓਨ ਥਿਸ ਫਾਈਲ ਫ਼ਾਇਲ ਵਿੱਚ ਇਕ ਸਫਾ ਲਿਖਿਆ ਗਇਆ ਹੈ
ਪੀਡੀਐਫ ਕਰੈਪ ਇਕ ਇਨਪੁਟ ਫ਼ਾਇਲ ਲੈਂਦਾ ਹੈ ਫ਼ੀਗਰ ਦੇ ਆਸ ਪਾਸ਼ ਦੀ ਖ਼ਾਲੀ ਜਗਹ ਕੱਢ ਕੇ ਕਰੌਪ੍ਡ ਫ਼ਾਇਲ ਨੂ ਆਉਟਪੁਟ ਫ਼ਾਇਲ ਵਿੱਚ ਬਦਲ ਦੇਂਦਾ ਹੈ
ਪੀਡੀਐਫ ਕਰੈਪ ਮੇਰੇ ਕਮਪਯੂਟਰ ਵਿੱਚ ਪਹਲੇ ਹੀ ਮੋਜੂਦ ਹੈ
ਅਗਰ ਇਹ ਕਮਪਯੂਟਰ ਵਿੱਚ ਨਹੀ ਹੋਵੇ ਤੇ ਪਹਲੇ ਇਸ ਨੂੰ ਸਥਾਪਿਤ ਕਰੋ
ਓਪਨ ਮੈਥਸ ਆਉਟਪੀਡੀਐਫ ਓਪਨ maths outਪੀਡੀਐਫ ਕਮਾੰਡ ਦੇ ਨਾਲ ਇਸ ਆਉਟਪੁਟ ਫ਼ਾਇਲ ਨੂੰ ਵੇੱਖੋ
ਮੈ ਇਸਨੂੰ ਅੰਦਰ ਲੈ ਕੇ ਆਉਂ ਗੀ
ਫ਼ੀਗਰ ਹੁਣ ਜਿਆਦਾ ਗੱਠੀ ਹੋਇ ਬਣ ਗਈ ਹੈ
ਖਾਲੀ ਜਗਹ ਪੂਰੀ ਤਰਹ ਹਟਾ ਦਿਤੀ ਗਈ ਹੈ
ਅਸੀ ਇਸ ਨੂੰ ਡਾਕਯੂਮੈੰਟ ਵਿੱਚ ਸਮਿਲਿਤ ਕਰ ਸਕਦੇ ਹਾ
ਇਸਨੂੰ ਬੰਦ ਕਰੋ
ਇਸਨੂੰ ਵੀ ਬੰਦ ਕਰੋ ਅਤੇ ਇਸਨੂੰ ਵੀ ਬੰਦ ਕਰੋ
ਸਲਾਇਡਸ ਉੱਤੇ ਵਾਪਸ ਆਉਂਦੇ ਹਾ
ਬ੍ਰਿਸ ਸਾਫਟਵੇਯਰ ਭੀ ਖਾੱਲੀ ਜਗਹ ਨੂ ਕੱਟਣ ਲ਼ਈ ਇਸਤੇਮਾਲ ਹੁੰਦੀ ਹੈ
ਇਹ ਸਾਫਟਵੇਯਰ ਲਿਨਕਸ ਮੈਕ ਓਐੱਸ ਅਤੇ ਵਿੰਡੋਜ਼ ਵਿੱਚ ਚੱਲਦੀ ਹੈ
ਮੈ ਇਸਦਾ ਵਰਤਨ ਮੈਕ ਓਐੱਸ ਤੇ ਭੀ ਕੀਤਾ ਹੈ ਪਰ ਓਹ ਇੱਥੇ ਦਰਸ਼ਾਇਆ ਨਹੀ ਗਇਆ ਹੈ
ਹੁਣ ਅਸੀ ਟਯੂਟੋਰਿਯਲ ਦੇ ਅੰਤ ਵਿੱਚ ਆ ਗਏ ਹਾ
ਅਤੇ ਆਪ ਦੇ ਲਈ ਇਕ ਨਿਯਤ ਕਾਰਜ ਹੈ
ਵੱਖ ਵੱਖ ਗਣਿਤ ਦੇ ਸਮੀਕਰਣ ਬਣਾਓ
ਇਸ ਟਯੂਟੋਰਿਯਲ ਵਿੱਚ ਬਨਾਏ ਚਿੱਤਰ ਨੂੰ ਹੋਰ ਖੂਬਸੂਰਤ ਤੇ ਸਮਰੂਪੀ ਬਣਾਓ
ਫਲਿਪ ਅਤੇ ਰੋਟੇਟ ਆਪਸ਼ਨ ਵਰਤੋ ਜੋ ਇਸ ਟਯੂਟੋਰਿਯਲ ਵਿੱਚ ਨਹੀ ਦੱਸੇ ਗਏ ਹਨ
ਵੱਖ ਵੱਖ ਚਿੱਤਰ ਬਨਾਓ
ਲਾਇਬਰੇਰੀ ਦੀ ਹੋਰ ਪੜਤਾਲ ਕਰੇ
ਇੰਟਰਨੇਟ ਉੱਤੇ ਐਕਸਐਫਆਈਜੀ ਦੇ ਬਾਰੇ ਹੋਰ ਚੀਜ਼ਾਂ ਲੱਭੋ
ਹੋਰ ਉਪਯੋਗੀ ਜਾਨਕਾਰੀ ਭੀ ਮੌਜੂਦ ਹੈ
ਇਸ ਜਗਹ ਵੇੱਖੋ

ਸਪੋਕਨ ਟਯੂਟੋਰਿਅਲ ਦੀ ਮੰਕਲਪਨਾ ਵ੍ਹਾਟ ਆਈਐਸ a ਸਪੋਕਨ ਟਿਊਟੋਰੀਅਲ ਦੇ ਹੇਠ ਦੱਸੀ ਗਈ ਹੈ
ਆਪ ਸਪੋਕਨ ਟਯੂਟੋਰਿਅਲ ਦੇ ਦੂਆਰਾ ਲੇਟੇਕ੍ ਭੀ ਸਿੱਖ ਸਕਦੇ ਹੋ ਜੋ ਮੈ ਇਸ ਟੈਬ ਹੇਠ ਡਾਉਨਲੋਡ ਕੀਤੀ ਹੈ
ਮੈਥਮੈਟਿਕਲ ਟਾਈਪਸੈਟਿੰਗ ਤੇ ਜੋ ਟਯੂਟੋਰਿਅਲ ਹੈ ਓਹ ਦਸਦਾ ਹੈ ਕਿ ਲੇਟੇਕ੍ਸ ਵਿੱਚ ਗਣਿਤ ਕਿਸ ਤਰਹ ਲਿਖਿਆ ਜਾੰਦਾ ਹੈ
ਟੇਬਲਜ਼ ਐਂਡ ਫਿਗਰਜ਼ ਉੱਤੇ ਟਯੂਟੋਰਿਅਲ ਦਸਦਾ ਹੈ ਕੀ ਫ਼ੀਗਰਸ ਜੋ ਕੀ ਤੁਸੀ ਇਸ ਟਯੂਟੋਰਿਅਲ ਵਿੱਚ ਬਣਾਏ ਹਣ ਡਾਕਯੂਮੈੰਟਸ ਵਿੱਚ ਕਿਸ ਤਰਹ ਸਥਾਪਿਤ ਕਰੋ
ਇਸ ਵੇਬਸਾਇਟ ਉੱਤੇ ਕਾਫੀ ਉਪਯੋਗੀ ਜਾਨਕਾਰੀ ਹੈ ਜਿਸ ਵਿੱਚ ਐਕਸਐਫਆਈਜੀ ਟਯੂਟੋਰਿਅਲ ਸ਼ਾਮਲ ਹਨ
ਸਪੋਕਨ ਟਯੂਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦਵਾਰਾ ਸਮਰਥਿਤ ਹੈ
ਇਸ ਮਿਸ਼ਨ ਦਾ ਵੇਰਵਾ ਅਤੇ ਸੂਚਨਾ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਅਸੀ ਆਪ ਦੇ ਸਹਜੋਗ ਲਈ ਸ਼ੁਕਰਗੁਜ਼ਾਰ ਹਾ ਅਤੇ ਆਪ ਦੀ ਪ੍ਰਤਿਕ੍ਰਿਆ ਦਾ ਸੁਆਗਤ ਕਰਦੇ ਹਾ
ਆਇ ਆਇ ਟੀ ਬਾਮ੍ਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈੱਨੀ ਹਾ
ਟਯੂਟੋਰਿਯਲ ਵਿੱਚ ਸ਼ਾਮਲ ਹੋਣ ਲਈ ਆਪ ਦਾ ਬਹੁਤ ਸ਼ੁਕਰਿਆ